ਤੇ ਹੀ ਉਹਨਾਂ ਦਾ depend ਹੈ ਸਾਰਾ ਕਹਿੰਦੇ ਕਿ ਹਾਂ ਜਿਹੜਾ ਉੱਧਰ ਹੈਗਾ ਨਾ ਜੰਮੂ side ਕਸ਼ਮੀਰ side ਕਹਿੰਦੇ ਜਿੰਨਾਂ ਵੀ ਉਹਨਾਂ ਦਾ ਇਨਕ~ ਮਤਲਬ ਜਿਹੜਾ ਕਮਾਈ ਦਾ ਸਾਧਨ ਹੈਗਾ ਸਾਰਾ ਇਹ ਘੁੰਮਣ ਵਾਲੇ ਲੋਕਾਂ ਤੇ depend ਕਰਦਾ ਹੈ, ਚਲੋ ਵਧੀਆ ਹੈ ਆਪਾਂ ਯੋਗਦਾਨ ਪਾਵਾਂਗਾ ਕਿਸੇ ਕਿਸੇ ਦੀ ਕਮਾਈ ਵਿੱਚ, ਹਮ ਹਮ ਬਿਲਕੁਲ ਸਹੀ ਗੱਲ ਹੈ, ਉੱਥੇ ਏਦਾਂ ਹੀ ਆ ਨਾ ਫਿਰ ਜਿਵੇਂ ਹੁਣ hotel ਵਗ਼ੈਰਾ ਹੋ ਗਏ restaurant ਵਗ਼ੈਰਾ ਹੋ ਗਏ, ਹਰੇਕ ਜਦੋਂ ਆਪਾਂ ਪਹਾੜਾਂਂ 'ਚ ਚੜ੍ਹਦੇ ਹਾਂ ਜਦੋਂ ਆਪਾਂ ਅੱਗੇ ਅੱਗੇ,

ਹੋਟਲਾਂ ਦੀ booking ਕਿੱਦਾਂ ਕਰਨੀ ਆਂ ਆਪਾਂ ਉੱਥੇ ਕਿ ਮਿਲ ਜਾਏਗਾ ਕਿ ਆਪਾਂ ਨੂੰ ਉੱਥੇ ਜਾ ਕੇ ਕਰਨਾ ਪੈਣਾ ਕਿ ਪਹਿਲਾਂ booking ਕਰਨੀ ਪੈਣੀ ਹੋਟਲਾਂ ਦੀ, ਅ~ online booking ਕਰਨੀ ਪੈਣੀ ਹੈ online ਉੱਥੇ ਜਾ ਕੇ ਨੀ ਮਿਲੇਗਾ ਆਪਾਂ ਨੂੰ? ਉੱਥੇ ਜਾ ਕੇ ਪਹਿਲਾਂ ਹੀ book ਕਰਕੇ ਕਸ਼ਮੀਰ ਹੈਗਾ ਹੀ ਬੜਾ famous ਹੈ ਘੁੰਮਣ ਲਈ, ਲੋਕ ਜਾਂਦੇ ਹੀ ਬਹੁਤ ਨੇ ਉੱਥੇ ਤੇ ਇਸ ਕਰਕੇ ਪਹਿਲਾਂ ਹੀ booking ਕਰਨੀ ਪੈਣੀ ਹੈ, ਵਰਨਾ ਔਖਾ ਹੋ,

ਹਾਂ ਵੀ ਆਪਾਂ ਉੱਥੇ ਜਾ ਕੇ ਕਿਤੇ ਬਰਫ਼ਾਂ ਦੇ ਵਿੱਚ ਝੋਪੜੀ ਪਾ ਕੇ ਬੈਠਾਂਗੇ,

ਚਲੋ ਇੱਕ ਆਹ ਗੱਲ, ਚਲੋ ਫਿਰ ਬਣਾਓ ਯਾਰ group ਮਤਲਬ ਨਾਮ ਇਕੱਠੇ ਕਰ ਲਓ ਫਿਰ ਚੱਲਦੇ ਹਾਂ ਆਪਾਂ

ਕਸ਼ਮੀਰ ਬਾਰੇ ਫਿਰ ਮੈਂ ਵੀ ਦੱਸਾਂ ਆਪਣੇ ਫਰੈਂਡਾਂ ਨੂੰ ਤੇ ਨਾਲੇ ਲੈ ਕੇ ਵੀ ਜਾਵਾਂਗੇ ਸਾਰਿਆਂ ਨੂੰ ਹਮ ਹਮ ਨਹੀਂ ਨਹੀਂ ਮੈਂ ਤੇ ਜ਼ਿਆਦਾ ਮਤਲਬ ਸੁਣਿਆ ਵੀ ਅਹ ਓਦਾਂ ਹੀ ਇਹਦਾ lighting ਦਾ view ਬੜਾ ਵਧੀਆ ਲੱਗਦਾ ਇਹਦਾ,

ਹਾਂ ਹਾਂ ਕਹਿੰਦੇ ਸ਼ਾਮ ਨੂੰ ਇਹਦਾ view ਵੇਖਣ ਵਾਲਾ ਹੁੰਦਾ ਆ, ਸ਼ਾਮ ਨੂੰ ਇੱਕ ਤਾਂ ਤੇ ਇੱਕ ਜਦੋਂ lighting ਕ~ ਕੀਤੀ ਹੁੰਦੀ ਹੈ,

ਬੜਾ ਵਧੀਆ ਲੱਗਦਾ ਹੈ, ਤੇ ਕਹਿੰਦੇ ਉੱਥੇ ਇੱਕ ਪੀੜ ਪੰਜਾਲ ਵੀ ਹੈਗਾ ਵਾ ਕਹਿੰਦੇ ਉਹ ਵੀ ਬੜਾ ਵਧੀਆ ਦੇਖਣ ਨੂੰ, ਨਹੀਂ ਉਹਨਾਂ ਬਾਰੇ ਨੀ ਮੈਂ ਕੁਛ ਸੁਣਿਆ ਹੈਗਾ,

ਤੇ ਕਹਿੰਦੇ ਜਦੋਂ ਤੁਸੀਂ ਘੁੰਮਣ ਘੁੰਮਣ ਜਾਣਾ ਹੋਏ ਮੈਨੂੰ ਦੱਸ ਦਿਓ ਤੇ ਮੇਰਾ ਕੋਈ friend ਹੈਗਾ ਤੇ ਤੁਸੀਂ ਉਹਦੇ ਘਰ ਰਹਿ ਲਇਓ, ਪਰ ਅਗਰ ਇੰਨੇ ਜਾਣੇ ਜਦ ਦਸ ਕੁ ਜਾਣੇ ਲੈ ਕੇ ਜਾਵਾਂਗੇ ਕਿੱਦਾਂ ਆਪਾਂ ਕਿਸੇ ਦੇ ਫਿਰ ਕਿਸੇ ਦੇ ਘਰ ਰਵਾਂਗੇ

ਬਿਲਕੁਲ ਸਹੀ ਗੱਲ ਤੁਹਾਨੂੰ ਪਤਾ ਉੱਥੇ ਇੱਕ bird watching ਵੀ ਹੈ ਜਿੱਥੇ ਆਪਾਂ ਅਮ ਜਿੱਥੇ ਆਹ ਸਾਰੇ ਅਹ ਪੰਛੀ ਵਗ਼ੈਰਾ ਰਹਿੰਦੇ ਜਿੱਥੇ ਆਪਾਂ ਉਹਨਾਂ ਨੂੰ ਦੇਖ ਸਕਦੇ ਹਾਂ ਜਿਵੇਂ ਹੁਣ ਆਪਣੇ ਇੱਧਰ zoo ਵਗ਼ੈਰਾ ਨੇ ਓਦਾਂ ਉੱਧਰ

ਹਾਂ ਹਾਂ ਉੱਥੇ ਸਾਰੇ ਹਰੇਕ ਤਰ੍ਹਾਂ ਦੇ ਪੰਛੀ ਨੇ ਆ ਜਿੱਦਾਂ ਹੋ ਸਕਦਾ ਜਿੱਦਾਂ ਆਪਣੇ ਇੱਧਰ zoo ਵਗ਼ੈਰਾ ਚੰਡੀਗੜ੍ਹ 'ਚ ਜੋ ਓਦਾਂ ਦੇ ਵੀ ਮਤਲਬ ਇੱਧਰ ਉੱਧਰ ਨੇ ਵਧੀਆ ਨੇ ਸਾਰੇ Mountain biking ਵੀ ਹੁੰਦੀ ਹੈ ਆਪਾਂ mountain biking ਤੇ ਆਪਾਂ ਨੂੰ ਕਰਨੀ ਨੀ ਆਉਂਦੀ ਤੇ ਫਿਰ ਤਾਂ ਕਿਸੇ ਨੂੰ ਨਾਲ ਲੈ ਕੇ ਜਾਣਾ ਪੈਣਾ, ਬਾ~ ਹਾਂ mountain biking ਦਾ ਤਾਂ ਏਦਾਂ ਹੈ ਨਾ ਵੀ ਜੇ ਆਪਾਂ bike ਤੇ ਜਾਵਾਂਗੇ, ਬ~ Bike ਤੇ ਏਦਾਂ ਹੁੰਦਾ ਹੈ ਨਾ ਵੀ ਫਿਰ ਸਾਰਾ ਆਪਾਂ ਨੂੰ ਪਹਾੜੀਆਂ ਦੇ ਵਿੱਚ ਘੁੰਮਣ ਦਾ ਮਜ਼ਾ ਮਿਲੇਗਾ ਅੱਗੇ ਅੱਗੇ ਪਿੱਛੇ,

ਕਿੱਦਾਂ ਉੱਥੇ rent ਤੇ ਲਵਾਂਗੇ ਕੁਛ system ਪਤਾ ਤੁਹਾਨੂੰ ਇਹਦਾ,

ਦੁਆਲੇ ਦੀ ਬਰਫ਼ ਬੜਾ ਮਤਲਬ ਏਦਾਂ ਲੱਗਦਾ ਹੈ ਵੀ ਜਿਵੇਂ ਆਪਾਂ ਬਰਫ਼ ਨੂੰ ਛੂਹ ਰਹੇ ਹਾਂ ਬਰਫ਼ ਦੇ ਵਿੱਚੋਂ ਨਿਕਲ ਰਹੇ ਹਾਂ ਏਦਾਂ ਲੱਗਦਾ ਹੈ ਜਦੋਂ ਆਪਾਂ ਵੀ ਗਏ ਸੀ ਤੇੇ ਉਹ ਕਹਿੰਦੇ ਕਿ ਏਦਾਂ ਲੱਗਦਾ ਨਾ ਕਿ ਮਤਲਬ ਅਸੀਂ ਆਸਮਾਨ ਚੋਂ ਨਿਕਲ ਰਹੇ ਜਦੋਂ ਪਹਾੜਾਂ 'ਚ biking ਕਰਦੇ ਹਾਂ ਨਾ ਆਪਾਂ।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

ਤੇ ਤੁਹਾਨੂੰ ਜਿਹੜੀ ਇਹ ਆਪਾਂ ਇਹ ਜਿਹੜਾ ਵਿਸ਼ਾ ਆਪਣਾ ਇਸ ਬਾਰੇ ਗੱਲ ਜਿਹੜੀ ਕਰਨ ਲੱਗੇ ਹਾਂ ਬਹੁਤ ਹੀ ਗੱਲ ਹੈ ਭਾਈ। ਤੇ ਓਦਾਂਂ ਦੇਖਿਆ ਜਾਏ ਤਾਂ ਵਹਿਮ ਭਰਮ ਸਾਡੀ ਦੁਨੀਆਂ ਵਿੱਚ ਅਮ ਬਹੁਤ ਜ਼ਿਆਦਾ ਹੈਗੇ ਨੇ ਤੇ ਵਾਲੇ matter ਨੀ ਕਰਦੇ ਸਾਨੂੰ। ਅਜ਼ਨਬੀ ਦੇ ਪਿੰਡ ਦੀ ਰਹਿਤ ਬਾਰੇ ਜੇ ਅਨੁਭਵ ਕੀਤਾ ਜਾਵੇ ਤਾਂ ਕਿਸੇ ਅਜ਼ਨਬੀ ਦਾ ਕਿਸੇ ਪਿੰਡ ਵਿੱਚ ਰਹਿ ਕੇ ਉੱਥੋਂ ਦੇ ਲੋਕਾਂ ਦਾ ਉਪਰਨ ਖ਼ਤਮ ਹੋ ਜਾਂਦਾ ਹੈ ਪਰ ਉਸਨੂੰ ਉੱਥੋਂ ਦੀਆਂ ਰੋਡ

ਉਹ ਲੋਕ ਅਨੁਭਵ ਕਰਦੇ ਹਨ, ਤੇ ਉਹ ਜਿਹੜੇ ਲੋਕ ਸਾਡੀ ਗੱਡੀ ਰਾਹ ਉੱਤੇ ਤੁਰਨਾ ਹੀ ਪਸੰਦ ਕਰਦੇ ਹਨ ਤੇ ਕਿਸੇ ਹੋਰ ਪਈਆਂ ਲੀਹਾਂ ਨੂੰ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਆ।

ਰਸ਼ਤੇ ਵਿੱਚ ਪਾਣੀ ਦੇ ਭਰੇ ਹੋਏ ਘੜੇ ਅਤੇ ਜਾਂ ਗੋਹੇ ਪਾਥੀਆਂ ਨਾਲ ਭਰੇ ਟੋਕਰੇ ਦਾ ਮਿਲਣਾ ਸ਼ੁੱਭ ਮੰਨਿਆ ਜਾਂਦਾ ਹੈ ਬਿੱਲੀ ਦਾ ਰਸ਼ਤਾ ਕੱਟਣਾ ਮੱਝ ਦਾ ਸਿੰਙ ਨਾਲ ਭਿੜਾਉਣਾ, ਕੁਤਿਆਂ ਦਾ ਰੋਣਾ ਅਤੇ ਕੰਨ ਦਾ ਫਟਕਣਾ ਬੁਰੇ ਮੰਨੇ ਜਾਂਦੇ ਹਨ ਘੜੀਆਂ ਮੂਹਰਤਾਂ ਤੋਂ ਬਿਨਾਂ ਦਿਨਾਂ ਦਾ ਚੰਗੇ ਮਾੜੇ ਹੋਣਾ ਸਾਡੇ ਲੋਕਾਂ ਵਿੱਚ ਮੰਗਲਵਾਰ ਕੱਪੜੇ ਧੋਣ ਲਈ ਸਨਿਚਰਵਾਰ ਸਿਰ ਧੋਣ ਲਈ ਅਤੇ ਵੀਰਵਾਰ ਧੀ ਨੂੰ ਭੈਣ ਘਰੋਂ ਤੋਰਨ ਲਈ ਚੰਗੇ ਮੰਨੇ ਜਾਂਦੇ ਹਨ ਚੰਗੇ ਨਹੀਂ ਮੰਨੇ ਜਾਂਦੇ ਬੁੱਧਵਾਰ ਸਨਿਚਰਵਾਰ ਅਤੇ ਗਹਿਣਾਂ ਦਾ ਆਉਣਾ ਚੰਗਾ ਸਮਝਿਆ ਜਾਂਦਾ ਹੈ, ਸੰਗਰਾਂਦ ਵਾਲੇ ਦਿਨ ਪੁਰਾਣੇ ਦਾ ਆਉਣ~ ਪਰਾਹੁਣੇ ਦਾ ਆਉਣਾ ਵੀ ਠੀਕ ਮੰਨਿਆ ਜਾਂਦਾ ਹੈ ਲੋਕ ਵਿਸ਼ਵਾਸ ਨੂੰ ਅਨੁਸਾਰ ਸੰਗਰਾਂਦ ਵਾਲੇ ਜਿਹੋ ਜਿਹਾ ਚੰਗਾ ਮਾੜਾ ਕੰਮ ਹੋਵੇ ਸਾਰਾ ਮਹੀਨਾ ਉਹ ਚੰਗਾ ਮਾੜਾ ਕੰਮ ਚੱਲਣ ਦੀ ਉਮੀਦ ਕੀਤੀ ਜਾਂਦੀ ਹੈ ਵਿਆਹਵਾਂ ਲਈ ਸਰਾਧਾਂ ਦੇ ਦਿਨ ਮਾੜੇ ਪਰੰਤੂ ਨਰਾਤਿਆਂ ਦੇ ਨਰਾਤਿਆਂ ਦੇ ਦਿਨ ਸੁੱਭ ਮੰਨੇ ਜਾਂਦੇ ਹਨ ਇਹ ਇਸ ਪ੍ਰਕਾਰ ਮਹੀਨਿਆਂ ਤੇ ਰੁੱਤਾਂ ਨਾਲ ਵੀ ਲੋਕਾਂ ਨੇ ਆਪਣੀ ਜੀਵਨ ਜੁਗਤੀ ਬੰਨੀ ਹੋਈ ਹੈ। ਸਾਉਣ ਭਾਦੋਂ ਦੇ ਥੋੜ੍ਹ ਥੋੜ੍ਹਾ ਖਾਈਏ ਬਹੁਤਾ ਨਾਈਏ, ਘੱਗਰ ਪੋਹ ਨੂੰ ਹੰਡਾਵੇ ਮਾਘ ਫੱਗਣ ਦਾ ਤੇਲ ਮਲਾਵੇ, ਹਕੀਮ ਦਾ ਘਰ ਕਦੇ ਨਾ ਪੁੱਛਣਾ ਪਵੇ। ਨਿਰਬਲਤਾ ਤੇ ਅਪੂਰਨਤਾ ਦੇ ਸੂਚਕ, ਨਿਬੰਧਕਾਰ ਦੱਸਦਾ ਹੈ ਕਿ ਵਹਿਮ ਭਰਮ ਮਨੁੱਖ ਦੀ ਨਿਰਬਲਤਾ ਤੇ ਅਪੂਰਤਾ ਦੇ ਸੂਚਕ ਹਨ, ਮਨੁੱਖ ਦਾ ਛੋ~ ਮਨੁੱਖ ਛੋਟਾ ਸੀ ਤੇ ਦੇਵੀ ਦੇਵਤੇ ਵੱਡੇ। ਉਹ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਕਈ ਪ੍ਰਕਾਰ ਦੇ ਵਹਿਮ ਭਰਮ ਪਾਲੇ ਜਾਂਦੇ ਹਨ ਖ਼ਵਾਜੇ ਪੀਰ ਨੂੰ ਰਿਝਾਉਣ ਲਈ ਖੂਹਾਂ ਦੀਆਂ ਨਦੀਆਂ ਅਤੇ ਦਰਿਆਵਾਂ ਉੱਤੇ ਮੱਥੇ ਟੇਕੇ ਜਾਂਦੇ ਹਨ ਤੇ ਦਲੀਆ ਤੇ ਚੜ੍ਹਾਵੇ ਚੜ੍ਹਾਏ ਜਾਂਦੇ ਹਨ ਸੁੱਚੇ ਘਿਓ ਦੇ ਦੀਵੇ ਬਾਲ ਕੇ ਖੂਹ ਦੀ ਮੌਣ ਨੂੰ ਉੱਤੇ ਰੱਖ ਜਾਂਦੇ ਹਨ। ਦਲੀਏ ਦੀਆਂ ਸ~ ਬੁਰਕੀਆਂ ਖ਼ਵਾਜੇ ਦੇ ਮੂੰਹ ਵਿਚ ਪਾਉਣ ਮਗਰੋਂ ਲੋਕਾਂ ਵਿੱਚ ਪ੍ਰਸਾਦ ਵੰਡਿਆ ਜਾਂਦਾ, ਇਸੇ ਪ੍ਰਕਾਰ ਭਾਦਰੋਂ ਦੀ ਨੌਵੀਂ ਨੂੰ ਗੁੱਗੇ ਦੀ ਪੂਜਾ ਹੁੰਦੀ ਹੈ, ਗੁੱਗਾ ਹਿੰਦੂ ਰਾਜਪੂਤ ਸੀ, ਜਿਸ ਦਾ ਜਨਮ ਗੁਰੂ ਗੋਰਖ ਨਾਥ ਜੀ ਦੇ ਅਸੀਸ ਨਾਲ ਹੋਇਆ ਸੀ ਉਹ ਸੱਪਾਂ ਦੇ ਜ਼ਹਿਰ ਉਤਾਰਨ ਲਈ ਮੰਤਰ ਜਾਣਦਾ ਸੀ।

ਮਰਾਸੀ ਜਾਂ ਭਰਾਈ ਢੋਲ ਵਜਾਉਂਦੇ ਹਨ ਤੇ ਲੋਕ ਮੜ੍ਹੀ ਉੱਤੇ ਦੁੱਧ ਅਤੇ ਸੇਵੀਆਂ ਚੜ੍ਹਾਉਂਦੇ ਹਨ, ਸੱਪਾਂ ਦੇ ਭੈ-ਮੁਕਤ ਹੋਣ ਲਈ ਵਰਮੀਆਂ ਵਿੱਚ ਦੁੱਧ ਪਾਇਆ ਜਾਂਦਾ ਹੈ, ਗੁੱਗੇ ਦੇ ਭਗਤ ਗੁੱਗੇ ਦੇ ਪੀਰ ਦੇ ਗੀਤ ਗਾਉਂਦੇ ਹਨ, ਬੱਚੇ ਦੇ ਜਨਮ ਸਮੇਂ ਵਹਿਮ ਭਰਮ ਪਾਲੇ ਜਾਂਦੇ ਹਨ। ਕੁੜੀ ਜੰਮਣ ਤੇ ਸਾਰਾ ਟੱਬਰ ਸੋਗ ਵਿੱਚ ਡੁੱਬ ਜਾਂਦਾ, ਪਰੰਤੂ ਮੁੰਡਾ ਜੰਮਣ ਉੱਤੇ ਗੁੜ ਵੰਡਿਆ ਜਾਂਦਾ, ਢੋਲ ਵੱਜਦੇ, ਦਾਰੂ ਵਰਤਾਇਆ ਜਾਂਦਾ, ਲੋਹੜੀ ਵਾਲੇ ਦਿਨ ਦਾ ਕਾਰਨ ਮਾਂ ਧੀ ਦੇ ਰਿਸਤੇ ਦਾ ਸੁਖਾਵਾਂਪਨ ਹੈ ਸੱਸ-ਨੂੰਹ ਦਾ ਰਿਸ਼ਤਾ ਭੈਣ ਭਰਾ ਦੀ ਸਿਖਰ ਸੀ, ਭੈਣ ਭਰਾ ਨੂੰ ਲੈਣ ਤੇ ਪੇਕੇ ਵਿੱਚ ਧੀ ਨੂੰ ਮੁਕੰਮਲ ਅਰਾਮ ਮਿਲਦਾ। ਭਾਰੇ ਕੰਮ ਵਿਵਰਜਿਤ ਸਨ ਤੇ ਨੀਵੇਂ ਥਾਂਵਾਂ ਤੇ ਜਾਣ ਦੀ ਮਨਾਹੀ ਹੁੰਦੀ ਸੀ ਦਿਨ ਪੁੱਗਣ ਤੇ ਜੰਮਣ-ਪੀੜ ਸ਼ੁਰੂ ਹੋਣ ਤੋਂ ਕੋਈ ਦੁਆ-ਦਾਰੂ ਨਾ ਦਿੱਤਾ ਜਾਵੇ ਜਣੇਪੇ ਦੀ ਕਾਰਵਾਈ ਦਾਈ ਨਿਭਾਉਂਦੀ, ਜੱਚਾ ਤੇ ਬੱਚਾ ਦੀ ਜ਼ਿੰਦਗੀ ਨਾਲ ਖੇਡਦੀ ਦਾਈ ਜੇ ਸਫਲ ਹੋ ਜਾਂਦੀ, ਤਾਂ ਸਾਰੇ ਪਿੰਡ ਵਿੱਚ ਖ਼ੁਸ਼ੀ ਦੀ ਖ਼ਬਰ ਫੈਲ ਜਾਂਦੀ ਪਰੰਤੂ ਜੇਕਰ ਮਾੜੀ ਕਿਸਮਤ ਕਰਕੇ ਜੱਚਾ ਤੇ ਬੱਚਾ ਦੇ ਸੁਆਸ ਨਿਖੁੱਟ ਜਾਂਦੇ, ਤਾਂ ਵਿਧ-ਮਾਤਾ ਨੂੰ ਰੁੱਸੀ ਸਮਝ ਕੇ ਦਾਈ ਦੀ ਅਣਗਹਿਲੀ ਨੂੰ ਰੱਬ ਦੀ ਖੇਡ ਤੇ ਉਸਦਾ ਭਾਣਾ ਕਹਿ ਕੇ ਗੱਲ ਖ਼ਤਮ ਕਰ ਦਿੱਤੀ ਜਾਂਦੀ ਜੱਚਾ ਚਾਲੀ ਦਿਨ ਛਿਲਾ ਕੱਟਦਾ ਤੇ ਉਸ ਤੱਕ ਆਮ ਬੰਦਾ ਨਹੀਂ ਸੀ ਜਾ ਸਕਦਾ। ਭੂਤ-ਪ੍ਰੇਤਾਂ ਦੇ ਪਰਛਾਵਿਆਂ ਤੋਂ ਬਚਾਓ ਲਈ ਉਸ x`ਦੇ ਸਿਰ੍ਹਾਣੇ ਅਨਾਜ ਦੇ ਦਾਣੇ, ਲੋਹੇ ਦਾ ਕੜਾ ਜਾਂ ਕਰਦ ਆਦਿ ਰੱਖੀ ਜਾਂਦੀ ਸੀ ਸਰ੍ਹੋਂ ਦੇ ਤੇਲ ਦੇ ਦੀਵੇ ਤੇ ਉੱਪਰ ਕਾਂਸੀ ਦੀ ਥਾਲੀ ਰੱਖ ਕੇ ਕੱਜਲ ਤਿਆਰ ਕੀਤਾ ਜਾਂਦਾ ਸੀ ਤੇ ਜੱਚਾ ਤੇ ਬੱਚਾ ਦੀਆਂ ਅੱਖਾਂ ਵਿੱਚ ਪਾਇਆ ਜਾਂਦਾ ਸੀ, ਜੋ ਉਨ੍ਹਾਂ ਨੂੰ ਲੋਕਾਂ ਉਹਨਾਂ ਲੋਕਾਂ ਨੂੰ ਨਾਲ ਕਾਲੀ ਨ~ ਨਜ਼ਰ ਤੋਂ ਬਚਾਉਂਦਾ। ਅੰਦਰ ਜਾਣ ਲਈ ਕੋਈ ਵੀ ਜ਼ਨਾਨੀ ਦਾਣਿਆਂ ਨੂੰ ਹੱਥ ਨਾ ਲਾ ਕੇ ਅੰਦਰ ਜਾਂਦੀ, ਫਿਰ ਵੀ ਬੱਚੇ ਦੀ ਨਾਨੀ ਨੇ ਕਿਸੇ ਟੇ~ ਚੇਟਕਣ ਦੀ ਨਜ਼ਰ ਉਤਾਰਨ ਲਈ ਉਸ ਦੇ ਪੈਰ ਮਿ~x``` ਦੀ ਮਿੱਟੀ ਅੱਗ ਵਿਚ ਸੁੱਟ ਦਿੱਤੀ ਜਾਂਦੀ ਕਿਸੇ ਡਗਡੋਲੋ ਦੀ ਨਜ਼ਰ ਉਤਾਰਨ ਲਈ ਮਿ~ ਮਿਰਚਾਂ ਜੱਚਾ-ਬੱਚਾ ਦੇ ਸਿਰ ਤੋਂ ਵਾਰੀਆਂ ਜਾਂਦੀਆਂ ਮਰਗ ਵਾਲੇ ਘਰ ਦੀ ਔਰਤ ਨੂੰ ਜੱਚਾ ਨੂੰ ਨਾ ਮਿਲਣ ਦੀ ਸਖ਼ਤ ਮਨਾਹੀ ਹੁੰਦੀ ਹੈ, ਮਨੁੱਖ ਦੇ ਸੁਭਾ ਨਾਲ ਜੁੜੇ ਵਹਿਮ ਭਰਮ ਹੁੰਦੇ ਹਨ, ਬਹੁਤ ਸਾਰੇ ਵਹਿਮ-ਭਰਮ ਮਨੁੱਖ ਦੇ ਸੁਭਾ ਨਾਲ ਜੁੜੇ ਵੀ ਹੁੰਦੇ ਹਨ, ਮੰਜੇ ਉੱਤੇ ਬਹਿ ਕੇ ਪੈਰ ਹਿਲਾਉਣੇ ਦ~ ਦੌਣ ਕੱਸਣ ਨੂੰ ਕੁੜੀਆਂ ਜੰਮਣ ਦੀ ਨਿਸ਼ਾਨੀ ਤੇ ਦੁੱਧ ਦਾ ਡੰਗ ਭੰਨਣ ਵਾਲੀ ਮੱਝ ਨੂੰ ਨਜ਼ਰਾਈ ਰੱਖਿਆ ਜਾਂਦਾ ਸੀਗਾ। ਰੁੱਧ-ਖੋਟ ਦੂਰ ਕਰਨਾ, ਰੁੱਧ-ਖੋਟ ਦੂਰ ਕਰਨ ਲਈ ਬੁਲਾਇਆ ਗਿਆ ਪੰਡਿਤ ਜਾਂ ਪੰਡਿਤਾਣੀ ਸਵੇਰੇ ਨਹਾ-ਧੋ ਕੇ ਬੱਚੇ ਦੇ ਮੂੰਹ ਵੱਲ ਆਉਂਦੇ ਉਹ ਚੁੱਲੇ ਨੂੰ ਚੌਂਕੇ ਨੂੰ ਗੋਹੇ-ਮਿੱਟੀ ਨਾਲ ਲਿੱਪ ਕੇ ਸਾਫ਼ ਕਰਦੇ ਤੇ ਸੁੱਕਾ ਆਟਾ ਲੈ ਕੇ ਰਸੋਈ ਦੇ ਫ਼ਰਸ਼ ਉੱਤੇ ਚੌਪੜ ਜਿਹੀ ਬਣਾ ਦਿੰਦੇ। ਫਿਰ ਸੁੱਚੇ ਦੁੱਧ ਦੀ ਖੀਰ ਬਣਾ ਕੇ ਪੰਡਿਤ ਤੇ ਪੰਡਿਤਾਣੀ ਆਪ ਭਰ ਲੈਂਦੇ ਤੇ ਖਾ ਲੈਂਦੇ, ਬਹੁਤੀ ਸਾਰੀ ਖੀਰ ਆਪਣੇ ਬ੍ਰਾਹਮਣ ਆਪਣੇ ਬੱਚਿਆਂ ਲਈ ਲੈ ਜਾਂਦੇ ਘਰ ਦੇ ਬੱਚਿਆਂ ਲਈ ਮਸਾਂ ਕੜਛੀ-ਕੜਛੀ ਹੀ ਬਚਦੀ। ਜਠੇਰਿਆਂ ਦੀ ਨੀਅਤ, ਕਈ ਵਾਰੀ ਰੁੱਧ-ਖੋਟ ਨੂੰ ਜਠੇਰਿਆਂ ਦੀ ਨੀਅਤ ਨਾਲ ਜੋੜ ਕੇ ਸਵੇਰੇ-ਸਵੇਰੇ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਇੱਕ ਕਰਮੰਡਲ ਵਿੱਚ ਕੱਚੀ ਲੱਸੀ ਦਾ ਥਾਲ ਪ੍ਰਸ਼ਾਦ ਦਾ ਭਰ ਕੇ ਮਾਂ ਧੀ ਨੂੰ ਨਾਲ ਲੈ ਕੇ ਸ਼ਹੀਦਾਂ ਦੀ ਸਮਾਧ ਉੱਤੇ ਜਾਂਦੀ ਕਈ ਵਾਰੀ ਇਹ ਚੀਜ਼ਾਂ ਘਰ ਦਾ ਮਾਲਕ ਲੈ ਜਾਂ~ ਲੈ ਕੇ ਲੰਘ ਜਾਂਦਾ। ਲੱਸੀ ਨਾਲ ਸਮਾਧਾਂ ਨੂੰ ਚੰਗੀ ਤਰ੍ਹਾਂ ਇਸ਼ਨਾਨ ਕਰਾਉਣ ਨਾਲ ਤੇ ਸੁੱਚੇ ਘਿਓ ਦਾ ਦੀਵਾ ਬਾ~ ਬਾਲਿਆ ਜਾਂਦਾ ਤੇ ਸਮਾਧਾਂ ਤੇ ਆਲਿਆਂ ਵਿੱਚ ਪ੍ਰਸ਼ਾਦ ਰੱਖ ਕੇ ਟੇਕਿਆ ਜਾਂਦਾ। ਫਿਰ ਅਰਦਾਸ ਕਰ ਕੇ ਮੱਝ ਦੀ ਖੋਟ ਨੂੰ ਦੂਰ ਕਰਨ ਲਈ ਨਿਮਰਤਾ ਨਾਲ ਅਰ~ ਅਰਦਾਸ ਕੀਤੀ ਜਾਂਦੀ ਤੇ ਇਸ ਤਰ੍ਹਾਂ ਸਭ ਵਹਿਮ ਭਰਮ ਦੂਰ ਭੁਲੇਖੇ ਦੂਰ ਹੋ ਜਾਂਦੇ ਹਨ ਜਿਵੇਂ ਭੁਲੇਖੇ ਹੁੰਦੇ ਆ ਸਾਡੇ। ਇੱਥੇ ਜਿਹੜੀ ਗੱਲ ਕੀਤੀ ਗਈ ਹੈ ਇਹ ਇਹਨਾਂ ਦੇ ਵਿੱਚੋਂ ਹੀ ਮਤਲਬ ਜਿਵੇਂ ਸਾਡੇ ਵਹਿਮ ਭਰਮ ਹੁੰਦੇ ਨੇ ਕਿਵੇਂ ਦੂਰ ਕੀਤੇ ਜਾਂਦੇ ਹਨ ਤੇ ਕੀ ਕੀ ਹੁੰਦੇ ਹਨ ਤੇ ਇਹਨਾਂ ਦੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਇਹਦੇ ਬਾਰੇ ਗੱਲ ਕੀਤੀ ਗਈ ਸੀ ਤੇ ਜੇਕਰ ਆਪਣੀ ਗੱਲ ਕਰੀਏ ਤਾਂ ਇਹ ਵੀ ਕੋਈ ਕਹਿ ਸਕਦੇ ਹਾਂ ਇਹ ਆਪਣੇ ਯਾਰ ਮਿੱਤਰ ਸੀਗਾ ਤੇ ਉਹ ਸਾਨੂੰ ਮਿਲਣ ਆਇਆ ਇੱਥੇ ਤੇ ਉਹਨੇ ਸਾਨੂੰ ਇਹ ਇਸ ਕੰਮ ਬਾਰੇ ਦੱਸਿਆ। ਬਾਕੀ ਦਾ ਆਪਾਂ ਕਹਿ ਸਕਦੇ ਹਾਂ ਭਾਈ ਰੱਬ ਜਾਣਦਾ ਅਸੀਂ ਨੀ ਜਾਣਦੇ। ਵਹਿਮਾਂ ਭਰਮਾਂ ਵਿੱਚ ਫਸੇ ਲੋਕ ਸਿੱਧੇ ਸਾਧੇ ਸਨ ਤੇ ਵਹਿਮ ਭਰਮਾਂ ਵਿੱਚ ਫਸੇ ਰਹਿੰਦੇ ਸਨ ਇਹਨਾਂ ਵਿੱਚੋਂ ਹੀ ਉਹ ਉਪਾਅ ਲੱਭ ਲੈਂਦੇ ਉਞ ਤੇ

ਅੱਛਾ ਅੱਛਾ ਠੀਕ ਹੈ okay ਮੇਰੀ ਕੋਈ help ਦੀ ਲੋੜ ਹੈਗੀ ਮੈਂ ਤੇ ਕੰਮ ਕਰ ਚੁੱਕੀ ਹਾਂ ਨਾ ਮੈਂ ਲੱਗੀ ਹੋਈ ਸੀ hospital ਹਾਂ ਹੈਗਾ ਹਮ ਕੋਈ ਨਹੀਂ ਹੈਗੇ ਮੇਰੇ ਵਾਕਫ਼ ਤੇ ਤੁਸੀਂ ਮੈਨੂੰ ਮਿਲ ਲਇਓ ਤੇ madam ਨਾਲ ਗੱਲ ਕਰ ਦੇਵਾਂਗੀ।

ਮੈਂ ਕਿਹੜੇ department 'ਚ ਹਾਂ ਹਾਂ।

Okay ਨਹੀਂ ਠੀਕ ਹੈ ਕਿਉਂ ਕੀ ਹੋਇਆ?

ਹਾਂ ਹੁਣ ਜਿੰਨਾ ਵੱਡਾ hospital ਪੈਸੇ ਵੀ ਤਾਂ ਉਨੇ ਹੀ ਜ਼ਿਆਦਾ ਹੋਣੇ ਆਂ ਨਹੀਂ ਓਦਾਂ ਦੀ ਅਹ ਕੋਈ ਗੱਲ ਨੀ ਮੇਰੀ ਹੈ ਵਾਕਫ਼ madam ਨਾਲ ਗੱਲ ਕਰਕੇ ਦ~ ਥੋੜ੍ਹਾ ਜਿੰਨਾ ਘੱਟ ਵੀ ਕਰਵਾ ਦੇਵਾਂਗੀ।

ਹਾਂ ਹਾਂ ਉਹ patient ਦੀ care care ਕਰਦੇ ਆ ਨਾ ਉਹਨਾਂ ਦੀ ਪੂਰੀ ਉਹ responsibility ਹੁੰਦੀ ਆ patient ਦੀ care ਕਰਨੀ ਕਿ ਉਹਨਾਂ ਨੂੰ ਜ਼ਿਆਦਾ ਬੋਲਣ ਨੀ ਦੇਣਾ ਤਾਂ ਕਰਕੇ ਉਹ ਜ਼ਿਆਦਾਤਰ ਘੱਟ ਹੀ ਮਿਲਣ ਦਿੰਦੇ ਆ ਉਹ ਕਿਵੇਂ ਇਹਦਾ ਮਤਲਬ ਕਿ ਇੱਥੇ ਇੱਥੇ ਤੁਹਾਨੂੰ facility ਨੀ ਕੋਈ ਮਿਲ ਰਹੀ ਫਿਰ Okay ਹਾਂ ਸਰਕਾਰੀ hospitals 'ਚ ਐਵੇਂ ਉਹ ਐਵੇਂ ਹੀ ਉਹ ਏਦਾਂ ਤਾਂ ਉਹ ਭਾਵੇਂ ਇੱਕ ਜਾਣਾ ਮਿਲ ਪਵੇ ਦੋ ਜਾਣੇ ਮਿਲਣ ਤੇ ਕਿੰਨੇ ਕਿੰਨੇ ਜਾਣੇ ਤੇ ਮਿਲਣ ਆ ਜਾਂਦੇ ਹੈ। but ਜੇ patient ਨੂੰ ਜ਼ਿਆਦਾ problem ਹੋਵੇ ਤੇ ਉਹ 'ਚ ਹੀ ਹਨਾ ਮਤਲਬ ਕਿ ਉਹਨੂੰ rest ਜ਼ਿਆਦਾ ਦੱਸੀ ਹੋਵੇ ਤੇ ਫਿਰ ਫਿਰ ਤੇ disturbing ਹੁੰਦੀ ਆ ਨਾ ਹਾਂ ਇਸ ਕਰਕੇ ਇਹ ਕਿ ਜ਼ਿਆਦਾ ਮਿਲਣ ਨੀ ਦਿੰਦੇ ਤਾਂ। ਹੈਂ ਉਹ ਕੋਈ ਗੱਲ ਨੀ ਮੈਥੋਂ ਲੈ ਲਓ

ਹਾਂ ਹਾਂ ਤੁਹਾਡੀ ਇੰਨੀ problem ਤਾਂ ਕਰਕੇ ਛੱਡ ਦਿੱਤਾ ਨਹੀਂ ਤੇ experience ਤਾਂ knowledge ਤਾਂ ਕਾਫ਼ੀ ਹੈ ਹਾਂ ਤੈਨੂੰ ਦੱਸਿਆ ਹੁਣ ਫਿਲਹਾਲ ਤਾਂ ਮੈਂ free ਹਾਂ। ਹਾਂ ਨਹੀਂ ਨਹੀਂ ਥੋੜ੍ਹਾ time ਹੀ ਕੀਤਾ ਸੀਗਾ ਤੇ ਬਾਅਦ 'ਚ ਮੈਂ ਗਈ ਨੀ ਮੈਂ ਸੋਚ ਰਹੀ ਹਾਂ personal matter problem ਸੀ ਤੇ ਮੈਂ ਨਹੀਂ ਮੈਂ ਫਿਰ joining new ਕਰ ਲੈਂਦੀ ਹਾਂ

ਵਧੀਆ ਗੱਲ ਹੈ ਹੁਣ ਵਧੀਆ ਗੱਲ ਆ ਵੱਡੀ ਗੱਲ ਦੇਖੋ ਹੁਣ ਸਰਕਾਰੀ hospitals 'ਚ ਇਹ ਗੱਲ ਹੈਗੀ ਕਿ ਹੁਣ ਜੇ ਕੋਈ ਜ਼ਿਆਦਾ ਹੀ ਮਾੜਾ ਹੋ ਜਾਵੇ ਬੰਦਾ ਪਰ patient ਆ ਜਾਏ ਜੇ ਤਾਂ ਨਹੀਂ ਜ਼ਿਆਦਾ ਹੋਵੇ ਤਾਂ ਹੁਣ private hospital ਲੇਖਾਂ ਥੋੜ੍ਹੀ ਨਾ ਹੈ ਕਿ ਉਹਨੂੰ ਜਿੰਨਾ ਚਿਰ ਕਿ patient ਦਾ ਇਲਾਜ਼ ਹੀ ਨੀ ਹੋਣਾ ਸਰਕਾਰੀ hospitals 'ਚ ਥੋੜ੍ਹੀ ਬਹੁਤੀ ਇੰਨੀ ਕੁ ਉਹ ਹੈਗੀ ਛੋਟ ਹੈਗੀ ਆ ਕਿ ਜਦੋਂ ਪਹਿਲਾਂ patient ਨੂੰ patient ਨੂੰ ਦੇਖਦੇ ਉਹ patient ਦੇ checkup ਕਰਦੇ ਆ ਬਾਅਦ 'ਚ ਉਹਦੇ ਵਿੱਚ fees ਦੇਈ ਜਾਂਦੀ ਆ but ਉਹ ਇੰਨੀ ਵੀ ਜ਼ਿਆਦਾ ਨੀ ਹੈ।

ਕਿਸ ਕਿੱਥੇ ਗਏ ਸੀ hospital ਕਿਹੜੇ ਸਰਕਾਰੀ okay okay ਤੇ ਇਹਦੇ 'ਚ ਇਹ ਵੀ ਹੈ ਕਹਿੰਦੇ ਜਿਹੜੀ ਇਹਦੇ 'ਚ ਪਰਚੀ ਕੱਟ ਹੁੰਦੀ ਹੈ but ਦੇਖਦੀ cost ਕਿੰਨੀ low ਹੈ ਦਸ ਰੁਪਏ।।

ਹਾਂ ਹਾਂ ਮਿਲਦੀ ਹੈ ਅੰਦਰ ਹੁਣ ਜ਼ਿਆਦਾਤਰ ਅੰਦਰ ਮਿਲ ਜਾਂਦੀਆਂ ਆਂ test ਟੁਸਟ ਸਾਰੇ ਅੰਦਰੋਂ ਹੋ ਜਾਂਦੇ ਆ ਬਾਹਰ ਜਾਣ ਦੀ ਤਾਂ ਲੋੜ ਹੀ ਨੀ ਪੈਂਦੀ, ਹੁਣ ਤਾਂ ਕਾਫ਼ੀ ਅਹ ਜਾਣਿਆਂ ਨੇ health card ਬਣ ਗਏ ਉਹ ਤਾਂ ਹੁਣ free ਇਲਾਜ਼ ਵੀ ਚਲਦਾ ਆ hospital 'ਚ government hospital

ਫਿਰ ਤੁ~ ਤੁਸੀਂ ਦੂਸਰੇ hospital ਕਿਉਂ ਗਏ?

Okay okay ਠੀਕ ਹੈ okay ਵਧੀਆ ਹਾਂ ਹਾਂ ਹਾਂ ਹੁਣ ਮੈਂ ਉੱਥੇ ਹੀ ਜਾਣਾ ਆਂ government hospital ਕੰਮ ਕਰਨਾ ਆਂ। ਫਿਲਹਾਲ ਤਾਂ ਸਰਕਾਰੀ hospital ਵੀ ਸਰਕਾਰੀ hospital best hospital ਹੈ ਇੱਕ ਤੇ new develop ਹੋਇਆ ਆ ਤੇ ਦੂਜੀ ਗੱਲ ਇਹ ਕਿ ਇਹਦੀ cost ਬਹੁਤ low ਹੈ ਹਨਾ ਹੁਣ ਕਈ patient ਹੁੰਦੇ ਆ ਕਿ ਮਤਲਬ ਕਿ ਨਹੀਂ ਇੰਨਾ ਜ਼ਿਆਦਾ ਹਨਾ Pay ਕਰ ਪਾਉਂਦੇ fees pay ਕਰ ਪਾਉਂਦੇ ਤੇ facility ਤਾਂ ਕਾਫ਼ੀ ਹੈ ਕਾਫ਼ੀ caring ਹੁੰਦੀ ਹੈ ਕਿਉਂ hospital best hospital ਹੈ government hospital ਉਹ ਤਾਂ ਚੱਲ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਮਰਜ਼ੀ ਆਪਣੀ ਕਿ ਤੁਸੀਂ ਕਿਹੜੇ hospital 'ਚ treatment ਕਰਵਾਉਣਾ ਤੇ ਕਿਹੜੇ 'ਚ ਨਹੀਂ, ਜਿਹਦੇ 'ਚ ਜ਼ਿਆਦਾ ਤੁਹਾਨੂੰ ਜ਼ਿਆਦਾ benefit ਰਹਿੰਦਾ ਹੈ ਤੁਸੀਂ ਉਹੀ hospital 'ਚ treatment ਕਰਵਾਓ

Caring ਹਾਂ ਹਾਂ ਇਹ ਤਾਂ ਗੱਲ ਹੈਗੀ ਹੈ but caring ਥੋੜ੍ਹੀ ਘੱਟ ਹੈ ਇੱਥੇ

ਹਾਂ ਹਮ ਉਹ ਤੇ private hospital 'ਚ ਅੱਛਾ ਹਾਂ ਇਹ ਤੇ, ਉਹ ਤੇ ਤੇਰੀ ਇਹ ਗੱਲ ਹੈਗੀ ਹੈ ਕਿ ਉੱਥੇ nurse ਪਹਿਲਾਂ ਤੋਂ available ਹੁੰਦੀ ਹੈ ਕੋਈ ਨਾ ਕੋਈ nurse ਹੁੰਦੀ ਹੀ ਹੁੰਦੀ ਹੈ ਉੱਥੇ

ਹਾਂ ਉਹ ਖੁੱਦ experience ਲੈਣ ਆਉਂਦੇ ਆ ਉਹਨਾਂ ਨੂੰ ਜ਼ਿਆਦਾ ਇੰਨੀ knowledge ਨਹੀਂਂ ਹੁੰਦੀ ਤੇ ਜਿਹੜੇ ਗੋ~ ਅਹ private hospital ਹੁੰਦੇ ਆ ਇਹਨਾਂ ਨੂੰ knowledge ਹੁੰਦੀ ਹੈ nurse ਉਹ ਹੀ available ਕਰਦੇ ਆ ਤੇ ਜਿੰਨਾਂ ਨੂੰ ਜਿੰਨਾਂ ਨੂੰ ਜ਼ਿਆਦੇ deeply knowledge ਹੋਵੇ ਤੇ government ਦਾ ਇਹ ਹੈ ਕਿ ਉਹ training training ਵਾਲੀ ਡੀ~ ਅਹ nurse nurses ਹੀ ਹੁੰਦੀਆਂ ਕਿ ਪੜ੍ਹਦੇ ਆ college ਪੜ੍ਹੇ ਆ ਜਾਂ ਹਨਾ ਉਹ training ਲਈ ਆਏ ਆ ਬਸ ਉਹ ਹੀ injection ਇੰਜੂਕਸਨ ਲਗਵਾਉਣ ਲੱਗ ਪੈਂਦੇ ਆ ਉਹ ਹਮ government hospital ਦੀ ਇਹ ਹੈ but ਨਾ ਹੋਰ ਵੀ ਫੈ~ ਕਾਫ਼ੀ facilities ਹੋ ਗਈਆਂ ਬਹੁਤ ਕੁਛ develop ਹੋਇਆ new ਵਧੀਆ ਵਧੀਆ ਵਧੀਆ hospital ਵੀ ਹਮ ਨਹੀਂ ਨਹੀਂ ਪਹਿਲਾਂ ਤਾਂ ਮੈਂ ਜਿਹੜੇ hospital ਲੱਗੀ ਸੀ private hospital ਉਹ ਜ਼ਿਆਦਾਤਰ ਉੱਥੇ patient ਆਪਣੇ ਜ਼ਿਆਦਾਤਰ relative ਉੱਥੋਂ ਹੀ ਲੈ ਕੇ ਜਾਂਦੇ ਸੀ ਤੇ ਮੈਂ ਉੱਥੇ ਉਹਨਾਂ ਨੂੰ ਪਤਾ ਨੀ ਕਿ ਮੈਂ ਵੀ ਲੱਗੀ ਹੋਈ ਹਾਂ ਕਾਫ਼ੀ caring ਹੋ ਜਾਂਦੀ ਸੀ ਉਹਨਾਂ ਦੀ ਇੰਨੀ ਜ਼ਿਆਦਾ ਮੈਨੂੰ ਉਹ ਨੀ ਜ਼ਿਆਦਾ ਕਰਨਾ ਪਿਆ। ਹਮ ਉਹ ਮੈਂ ਲੱਗੀ ਸੀ ਥੋੜ੍ਹਾ ਬਹੁਤਾ benefit ਤਾਂ ਹੋ ਹੀ ਜਾਂਦਾ ਉਹਨਾਂ ਨੂੰ ਹਾਂ ਨਾ ਨਾ ਚੌਰੀ ਕਾਹਤੋਂ ਉਹਨਾਂ ਨੂੰ ਪਤਾ ਕਿ ਮੈਂ ਇੱਥੇ ਕੰਮ ਕਰ ਰਹੀ ਹਾਂ ਥੋੜ੍ਹਾ ਬਹੁਤਾ ਤਾਂ benefit ਤਾਂ ਹੋ ਹੀ ਜਾਂਦਾ ਜਿੱਥੇ ਬੰਦਾ ਕੋਈ ਕੰਮ ਕਰਦਾ ਹੋਵੇ ਥੋੜ੍ਹੀ ਬਹੁਤੀ ਵਾਕਫ਼ੀ ਦੀ ਹਾਂ ਵਾਕਫ਼ੀ ਦਾ ਬਹੁਤ ਫ਼ਾਇਦਾ ਹੁੰਦਾ ਹੈ। ਕੋਈ ਨੀ ਜਦੋਂ ਕਿਤੇ ਮੇਰੀ ਲੋੜ ਪਏ ਤੇ ਮੈਨੂੰ ਦੱਸ ਸਕਦੇ ਹੋ।

Okay okay ਬਿੱਲ ਤਾਂ high ਹੈ ਹਮ hospital ਵੀ ਦੇਖੋ ਨਾ ਤੁਹਾਡੇ patient ਨੂੰ ਪੂਰੀ facility ਮਿਲ ਰਹੀ ਹੈ ਇੱਥੇ ਤੁਹਾਨੂੰ ਤੁਸੀਂ ਆਪਣੇ patient ਠੀਕ ਕਰਵਾਉਨੇ ਆਂ ਹਾਂ

ਹਾਂ ਕੋਈ ਨੀ ਵਧੀਆ ਤੋਂ ਵਧੀਆ hospital ਹੈ ਇਹ ਵਾਲਾ ਅਹ ਹਾਂ ਤੁਹਾਡਾ patient ਬਿਲਕੁਲ ਸਹੀ ਹੋਊਗਾ ਨਹੀਂ ਨਹੀਂ ਨਹੀਂ ਨਹੀਂ shift ਦੀ ਏਦਾਂ shift ਕਰਵਾਉਣ ਦੀ ਤਾਂ ਕੋਈ ਲੋੜ ਨੀ ਇੱਥੇ ਤੁਹਾਨੂੰ doctor ਵੀ ਪੂਰੇ available ਹੋਣਗੇ ਹਨਾ ਪੂਰੀ caring ਤੁਹਾਡੇ patient ਦੀ ਪੂਰੀ caring care ਹੋ ਰਹੀ ਆ ਹਾਂ ਬਸ ਵਧੀਆ ਹੈ ਤੇ ਠੀਕ ਹੋ ਜਾਣਾ ਹੈ ਇਹ hospital best hospital ਹੈ ਹਾਂ ਕੋਈ ਨੀ ਇੰਨੀ ਇੰਨੀ ਲੋੜ ਨੀ ਪਏਗੀ ਕਿ ਤੁਸੀਂ hospital ਕਿ ਵੀ ਹੋਰ hospital ਤੁਹਾਨੂੰ shift ਕਰਨਾ ਪਏ। ਜੇ ਤਾਂ ਉਹ ਪੈ~ ਮਤਲਬ ਕਿ ਤੁਸੀਂ ਚਾਹੁੰਦੇ ਹੋ ਕਿ ਪੈਸੇ ਦੀ ਹਨਾ cost ਬਹੁਤ high ਹੈ ਤਾਂ ਫਿਰ ਤੁਸੀਂ government hospital ਹੀ available ਸੀ ਤੁਹਾਨੂੰ ਹਾਂ ਤੇ ਹੁਣ ਦੇਖੋ ਉੱਥੋਂ ਤੁਹਾਨੂੰ government hospital ਤੋਂ ਜਵਾਬ ਮਿਲ ਗਿਆ ਤੇ ਤੁਸੀਂ ਇਹ hospital ਆਏ ਹੋ ਹਨਾ private hospital ਆਏ ਹੋ ਹੁਣ ਤੁਸੀਂ ਇੱਥੋਂ ਇੱਥੋਂ ਤਾਂ ਤੁਹਾਨੂੰ ਤੁਹਾਨੂੰ ਇਹ ਵੀ doctor ਕਹਿ ਰਹੇ ਕਿ ਇੱਥੇ ਤੁਹਾਡਾ patient ਠੀਕ ਹੋਊਗਾ ਇੱਥੋਂ ਤੁਹਾਨੂੰ ਕਿਤੇ ਹੋਰ reference ਨੀ ਕਰਨਾ ਪਊਗਾ ਹਨਾ, ਕਿ ਜਿੱਦਾਂ ਹੁਣ ਤੁਸੀਂ ਆਪਣੇ ਕਹਿ ਰਹੇ ਹੋ ਕਿ ਇੱਥੇ fees ਬਹੁਤ ਹਾਈ ਹੈ ਹਨਾ ਏਦਾਂ ਫਿਰ ਤਾਂ ਤੁਹਾਡੇ ਲਈ government hospital ਹੀ benefit ਆ ਫਿਰ ਨਹੀਂ ਤਾਂ ਫਿਰ ਇਹੀ hospital ਹੈ ਹਾਂ ਤੇ ਫਿਰ ਇਹੀ hospital ਸਭ ਤੋਂ best hospital ਹੈ ਇੱਥੇ ਤਾਂ ਹੁਣ ਜ਼ਿਆਦਾ ਆਪਣੇ ਪੈਸੇ ਨਾ ਨਾ ਦੇਖੋ ਤੁਸੀਂ ਇੱਥੇ ਦੇਖੋ ਕਿ hospital best ਹੈ ਤੁਹਾਡਾ ਪੇ~ patient ਅੱਗੇ ਨਾਲੋਂ ਠੀਕ ਹੋ ਰਿਹਾ ਆ ਕਿ ਨਹੀਂ ਹੋ ਰਿਹਾ ਜੇ ਤੁਹਾਨੂੰ benefit ਲੱਗਦਾ ਤੇ ਇੱਥੇ ਰਹੋ ਇੱਥੇ ਪੈਸੇ ਕੀ ਆ Okay ਫਿਰ ਤਾਂ benefit ਫਿਰ ਤਾਂ ਤੁਹਾਨੂੰ ਬਹੁਤ ਵਧੀਆ ਆ

Okay okay ਠੀਕ ਹੈ ਕਾਫ਼ੀ facility ਹੈ ਉੱਥੇ ਵੀ।

ਹਾਂ ਤਾਂ ਥੋੜ੍ਹਾ ਤੁਹਾਡਾ ਹਾਂ ਤੁਹਾਡੇ army ਪਾਪਾ 'ਚ ਪਾਪਾ army 'ਚ ਆ ਨਾ ਥੋੜ੍ਹਾ ਉਹਦੇ ਨਾਲ ਕਿ ਹੋ ਜਾਂਦਾ ਹੋਣਾ।

ਅੱਛਾ ਅੱਛਾ ਠੀਕ ਹੈ ਬਾਕੀ doctor ਤਾਂ ਸਾਰੇ ਵਧੀਆ ਹੀ ਆ ਉੱਥੇ।

ਹਾਂ ਹਾਂ ਇਹਨਾਂ ਦੀ ਇਹੀ ਹੁੰਦੀ ਆ ਨਾ ਵਧੀਆ military hospital ਵੀ ਫਿਰ ਮੈਂ ਗਈ ਨੀ ਨਾ ਕਦੇ ਨਾ ਹੀ ਮੈਂ ਉੱਥੇ ਕਦੇ ਕੰਮ ਕੀਤਾ ਹੈ ਮੈਨੂੰ ਤਾਂ ਬਾਕੀ hospitals ਦਾ ਪਤਾ ਆ ਹਾਂਜੀ ਕੋਈ ਨੀ

ਨਹੀਂ ਜ਼ਿਆਦਾ ਤੇ ਪਰੇਸਾਨ ਹੋਣ ਦੀ ਤਾਂ ਕੋਈ ਲੋੜ ਹੀ ਨੀ ਹੈ ਤੁਹਾਡੇ patient ਨੂੰ ਪੂਰੀ facility ਮਿਲੂ

ਹਾਂ okay okay ਮੈਂ ਕਿਹਾ ਠੀਕ ਹੈ। ਅੱਛਾ ਨਹੀਂ ਆਏਗੀ ਅੱਛਾ ਅੱਛਾ ਹਾਂ ਹਾਂ ਹਾਂ ਮੈਂ okay ਮੈਨੂੰ call ਕਰ ਦਿਓ

Hello hello ਭਾਈ। Hello ਸੁਸਮਿਤਾ ਸੈਨ ਜੀ, ਉਹ ਮੈਂ ਜੀ ਤੁਹਾਡੇ company ਤੋਂ ਇੱਕ ਉਹ ਮੰਗਵਾਇਆ ਸੀ ਜੀ fridge ਤੇ ਤੁਹਾਡੀ company ਨੇ ਹਾਲੇ ਤੱਕ ਮੇਰਾ fridge ਭੇਜਿਆ ਨੀ ਹੈਗਾ। ਤੇ ਰਾਸਤੇ ਦੇ ਵਿੱਚ ਅੜਿਆ ਹੋਇਆ ਹੈ ਤੇ ਮੈਂ ਕਿਹਾ ਮੈਂ ਕਿਹਾ ਭਾਈ ਸਾਡਾ fridge ਦੇ ਦਿਓ ਤੇ fridge ਤਾਂ ਜਿਹੜਾ ਹੈਗਾ ਤੁਹਾਡਾ delivery ਵਾਲਾ agent ਉਹ ਨਾ ਤਾਂ ਉਹ ਆਇਆ, ਨਾ ਉਹ phone ਚੁੱਕਦਾ ਹੈ ਤੇ ਨਾ ਹੀ ਮੇਰਾ ਉਹਨਾਂ ਨੇ ਹਾਲੇ ਤੱਕ fridge ਦਿੱਤਾ ਹੈ, ਤੇ ਹੁਣ ਤੁਸੀਂ ਦੱਸੋ ਜੀ ਮੈਂ ਦੱਸ ਕਿਹੜੇ ਢੱਠੇ ਖੂਹ ਵਿੱਚ ਜਾ ਕੇ ਛਾਲ ਮਾਰਾਂ, ਵੀ ਦੱਸੋ ਜੀ ਮੇਰਾ, Fridge ਤਾਂ ਘੱਟੋ ਘੱਟ ਆਉਣ ਚਾਹੀਦਾ time ਤੇ ਹੁਣ ਗਰਮੀਆਂ ਦੇ ਵਿੱਚ ਬੰਦਾ ਠੰਢਾ ਪਾਣੀ ਵੀ ਨਾ ਪੀ ਸਕੇ, ਠੰਢਾ ਪਾਣੀ ਪੀਣ ਦਾ ਤਾਂ ਹੱਕ ਸਭ ਨੂੰ ਹੀ ਹੁੰਦਾ ਜੀ, ਤੇ ਸਰਕਾਰ ਪਾਣੀ ਦਿੰਦੀ ਹੈ, ਠੰਢਾ ਤਾਂ ਹੁਣ ਅਸੀਂ ਸਾਡੇ fridge ਵਿੱਚ ਹੀ ਕਰਾਂਗੇ ਹੋਰ ਠੰਢਾ ਤੇ ਨਾਲ ਅਸੀਂ heater ਤੇ ਰੱਖ ਕੇ ਕਰਾਂਗੇ, ਸਾਡੇ ਇੱਥੇ ਤਿੰਨ ਦਿਨ ਹੋ ਗਏ ਜੀ, ਇੱਥੇ ਤੁਹਾਡੇ ਲਗਾਤਾਰ call ਕਰਦੇ ਨੂੰ, ਤੁਹਾਡੇ ਆਹ ਗ੍ਰਾਹਕ ਸੇਵਾ ਪੋਹ ਪ੍ਰਤੀਨਿਧੀ ਜੋ ਵੀ ਹੈ ਪ੍ਰਤੀਨਿਧੀ ਉਹ ਕਹਿੰਦੇ ਕਹਿੰਦੇ ਜੀ ਤੁਹਾਡੇ ਜੀ ਇੱਥੇ ਆਉਣਗੇ ਬੰਦੇ ਦੇ ਦੇਣਗੇ ਤੁਹਾਨੂੰ deliver ਕਰ ਦੇਣਗੇ, ਤੇ ਮੈਨੂੰ ਬਾਰ ਬਾਰ ਬਾਰ ਬਾਰ ਹਮੇਸ਼ਾ ਇਹ ਲਾਰਾ ਲੱਪਾ ਲਾਰਾ ਲੱਪਾ ਲਾਈ ਰੱਖਦੇ, ਤੇ fridge ਨੀ ਜੀ ਪਹੁੰਚਾਈ ਰੱਖਦੇ, ਵੀ ਦੱਸ fridge ਤਾਂ ਘੱਟੋ ਘੱਟ ਪਹੁੰਚਾ ਦਿਓ ਮੈਨੂੰ, ਤੇ ਹੁਣ ਮੈਨੂੰ ਜੀ ਮੇਰਾ fridge ਚਾਹੀਦਾ ਮੈਨੂੰ ਹੋਰ ਕੁਛ ਨੀ ਚਾਹੀਦਾ, ਕਿਰਪਾ ਕਰਕੇ ਮੇਰੀ ਸਹਾਇਤਾ ਕਰੋ ਜੀ ਹੁਣ, ਠੀਕ ਹੈ madam ਜੀ ਸਮਝ ਗਏ ਮੇਰੀ ਗੱਲ, ਸਮਝ ਲੱਗੀ ਤੁਹਾਨੂੰ ਵੀ ਕਿ ਨਹੀਂ।

ਤੇ ਅੱਜ ਹੋ ਗਈ ਬਾਈ ਤਰੀਕ ਬੀਬਾ, ਮਤਲਬ ਕਿ ਦਸ ਦਿਨ ਹੋ ਗਏ, ਤੇ ਤੁਹਾਡੇ ਬੰਦੇ ਕਹਿੰਦੇ ਕਹਿੰਦੇ ਜੀ ਹਾਂ ਜੀ ਕੋਈ ਗੱਲ ਨੀ ਤੁਹਾਨੂੰ delivery ਅਹ ਮਤਲਬ ਤੁਹਾਨੂੰ delivery ਅਸੀਂ ਦੇ ਦੇਵਾਂਗੇ ਅਹ ਬਸ ਚਾਰ ਪੰਜ ਦਿਨਾਂ ਵਿੱਚ, ਆਹ ਹੁਣ ਦੇਖੋ ਜੀ ਚਾਰ ਪੰਜ ਦਿਨ ਹੋਰ ਉੱਪਰ ਦੀ ਟੱਪ ਗਏ, ਦਸ ਦਿਨ ਹੋ ਗਏ ਆ ਤੇ ਮੈਨੂੰ ਹਾਲੇ ਤੱਕ ਨਾ ਤਾਂ fridge ਮਿਲਿਆ ਨਾ fridge ਦਾ ਗੱਤਾ ਮਿਲਿਆ, ਭੋਰਾ ਸ਼ਕਲ ਤੱਕ ਨੀ ਦਿੱਖੀ ਮੈਨੂੰ ਇਹ ਨੀ ਪਤਾ ਮੇਰਾ fridge ਉਹਨਾਂ ਨੇ Store ਵਿੱਚੋਂ ਬਾਹਰ ਕੱਢਿਆ ਵੀ ਆ ਮੈਨੂੰ ਦੇਣ ਵਾਸਤੇ ਜਾਂ ਨਹੀਂ ਐਵੇਂ ਬਣਾ ਰੱਖਿਆ ਆ ਮੈਨੂੰ ਬੁੱਧੂ ਬਣਾਇਆ, ਹੈਂ ਦੱਸ ਇਹ ਤੁਹਾਡੀ company ਅਜ਼ੀਬ ਆ ਜੀ, ਮੈਨੂੰ ਘੱਟੋ ਘੱਟੇ delivery ਦਾ time ਤਾਂ ਉਹਨਾਂ ਨੂੰ ਦੇਣੀ ਚਾਹੀਦੀ ਆ, ਬੰਦਾ ਇੱਥੋਂ ਕਦੋਂ ਦਾ ਇੰਤਜ਼ਾਰ ਕਰੀ ਜਾਂਦਾ ਪਿਆ madam ਹੁਣ ਮੈਨੂੰ ਮੇਰੀ ਸਾਰੀ ਉਮੀਦ ਤੁਹਾਡੇ ਤੇ ਹੀ ਟਿੱਕੀ ਹੋਈ ਹੈ, ਤੁਸੀਂ ਹੁਣ ਇਹ ਪੂਰੀ, ਭਾਲ ਕਰੋ ਕਿ ਮੇਰਾ fridge ਕਿਹੜੇ ਰ~ ~ਸਤੇ ਕਿਹੜੇ ਗਲੀ ਮੋੜ ਦੇ ਵਿੱਚ ਰਹਿ ਚੁੱਕਿਆ ਤੇ ਕਦੋਂ ਮੈਨੂੰ ਮੇਰਾ fridge ਉਹ ਪਹੁੰਚਾਉਣਗੇ ਮੇਰੇ ਕੋਲ, ਮੈਂ ਕਦੋਂ ਦੀਆਂ calls ਕਰ ਕਰ ਕੇ ਪਰੇਸਾਨ ਹੋਇਆ ਪਿਆਂ madam ਤੇ ਹੁਣ ਮੇਰੀ ਉਮੀਦ ਦੀ ਕਿਰਣ ਸਿਰਫ਼ ਤੁਸੀਂ ਹੋ, ਤੁਸੀਂ ਕਿਰਪਾ ਕਰਕੇ ਇਉਂ ਕਰੋ, ਉਹਨੂੰ ਬੰਦੇ ਨੂੰ ਪੁੱਛੋ ਵੀ ਭਾਈ ਥੋਨੇ ਅਹ ਜਮੇਲ ਦੇ ਘਰੇ fridge ਕਿਉਂ ਨੀ ਪਹੁੰਚਾਇਆ ਹੈਗਾ, ਚਾਚਾ ਜਮੇਲ ਨਾਮ ਹੈ ਜੀ ਮੇਰਾ, ਇੱਥੇ ਸਾਰੇ ਮੁਹੱਲੇ ਦੇ ਮੁੰਡੇ ਮੈਨੂੰ ਚਾਚਾ ਜਮੇਲ ਚਾਚਾ ਜਮੇਲ ਕਹਿੰਦੇ ਨੇ ਚਾਚਾ ਜੀ ਕਹਿੰਦੇ ਨੇ ਵੈਸੇ ਤਾਂ ਜਮੇਲ ਤਾਂ ਵੱਡੇ ਹੀ ਕਹਿੰਦੇ ਨੇ ਬਾਕੀਆਂ ਦਾ ਆਪਾਂ ਚਾਚਾ ਹੀ ਲੱਗਦੇ ਹਾਂ, ਉਹਨਾਂ ਨੂੰ ਕਹੋ ਵੀ ਭਾਈ,